ਦੇ ਪੁਰਾਣੇ ਵਿਚਾਰ ਵਾਲੇ ਨੇਤਾਓ ਦੇ ਹੱਥ ਵਿਚ ਸੀ ਜੋ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਆਪਣੀ ਸਮਾਜਵਾਦੀ ਨੀਤੀਆਂ ਲਾਗੂ ਨਹੀਂ ਸੀ ਕਰਨ ਦਿੰਦੀ ਇਸ ਲਈ ਆਪ ਨੂੰ ਆਪਣੇ ਨਵੇਂ ਵਿਚਾਰ।

ਭਾਰੀ ਸਫਲਤਾ ਪ੍ਰਾਪਤ ਹੁਈ ਦੁਬਾਰਾ ਆਪ ਨੇ ਬੰਗਾਲ ਦੇਸ਼ ਨੂੰ ਆਜ਼ਾਦੀ ਹੀ ਆਪ ਨੇ ਸਫਲ।

ਇਹਨਾਂ ਸਫਲਤਾ ਦੇ ਕਾਰਨ ਕੋਈ ਆਪ ਨੂੰ ਚੰਡੀ ਦੀ ਵਾਰ ਆਖਣ ਲੱਗ ਪਏ ਸਨ ਆਪ ਨੂੰ ਸਮਾਜ ਸਵਾਦੀ ਦੇ ਜੋ। ਬਾਅਦ ਵਿੱਚ ਤੁਸੀਂ ਉਸਦੀ ਪ੍ਰਾਪਤੀ ਲਈ ਹੱਥ-ਪੈਰ ਮਾਰਨੇ ਸ਼ੁਰੂ ਕਰ ਦਿੱਤੇ ਭਾਰਤ ਨੂੰ ਆਰਥਿਕ ਹਾਲਤ ਸੁਧਾਰਨ ਲਈ ਸ਼੍ਰੀਮਤੀ ਇੰਦਰਾ ਗਾਂਧੀ ਨੇ ਬਹੁਤ ਕੁੱਛ ਕੀਤਾ। ਇਸ ਤਰ੍ਹਾਂ ਤੇ ਕੋਈ ਕਾਨੂੰਨ ਪਾਕ ਕੀਤੇ ਸਮਾਜ ਦੇ ਹੇਠਲੇ ਵਰਗਾ ਨੂੰ ਉੱਚਾ ਉਠਾਇਆ ਇੱਥੇ ਹੀ ਬਸ ਨਹੀਂ ਗ਼ਰੀਬੀ ਹਟਾਈ ਤੇ ਦੇਸ਼ ਦੇ ਹਲਾਤ ਨੂੰ। ਸੰਘਰਸ਼ ਸੰਘਾੜਿਆ ਤੇ ਅੱਗੇ ਕੋਈ ਬੁਰਾ ਕਰਮ ਨਹੀਂ ਕੀਤਾ ਪਰ ਇਸ ਗੱਲ ਵਿੱਚ ਜਨਤਾ ਉਹਦੀ ਵਿਆਖਿਆ ਬਹੁਤ ਘੱਟ ਕਰਦੀ ਏ। ਵਿੱਚ ਨਹੀਂ ਜਾਣ ਦਿੱਤਾ ਇਸ ਚੇਤੰਨਾ ਦਿਆਂ ਜ਼ਿਆਦਾ ਉੱਨੀ ਈਸਵੀਂ ਵਿੱਚ ਸੁਣ ਗਿਆ ਬੈਠੀ। ਜਿਨ੍ਹਾਂ ਕਰਕੇ ਵਿੱਚ ਉੱਨ੍ਹੀ ਸੌ ਅੱਸੀ ਵਿੱਚ ਤੁਹਾਨੂੰ ਮੋਰਚਾ ਹੋਇਆ ਇਸ ਵਿੱਚ ਆਪ ਨੂੰ ਭਾਰੀ ਬਹੁਮਤ ਮਿਲੀ ਕਰਨ ਆਪ ਨੂੰ ਮੋਸਟ ਪ੍ਰਧਾਨ ਮੰਤਰੀ ਦਾ ਅਹੁਦਾ ਮਿਲਿਆ ਆਪ ਨੂੰ ਵਿਆਹ ਮੁਕਤੀ ਪੋ੍ਗਰਾਮ ਲਾਗੂ ਕੀਤਾ ਜੋ ਸਮਾਜ ਵਲੋਂ ਮਹਾਨ ਕੰਮ ਹੁੰਦਾ। ਤੇ ਆਪਣੇ ਜੋ ਹੋਰ ਬੈਂਕਾਂ ਨਾਲ ਦਾ ਸਮੀਕਰਣ ਕੀਤਾ ਆਪ ਨੇ ਈਸਾਈ ਖੇੜ੍ਹਾ ਬੜੀਆਂ ਸਫਲਤਾ ਨਾਲ਼ ਕਰੀਆਂ ਤੇ ਆਪ ਨੂੰ ਗੱਠ ਨਿਰਦੇਸ਼ ਦੀ। ਕਾਂਗਰੇਸ ਦਿੱਲੀ ਵਿਚ ਸਦੀ ਆਪ ਨੂੰ ਮਨਮੋਹਨ ਲਹਿਅਰ ਦਾ ਚੇਅਰਮੈੱਨ ਬਣਾਇਆ ਗਿਆ ਇੱਥੇ ਅਮਨ ਦੇ ਸੰਦੇਸ਼ ਦੇਣ ਵਾਲੇ ਦੇ ਸਵਰ ਮਹਾਨ। ਅਮਨ ਤੇ ਕੰਮ ਦੇ ਵਧੇਰੇ ਛੁੱਟ ਗਏ ਉਹ ਸੰਸਾਰ ਨੂੰ ਅਮਨ ਤੇ ਰਾਹ ਤੇ ਚੱਲੀ ਤੇ ਜਿਸ ਮਹਾਨ ਜੱਸ ਨੀਤੀ ਨੇ ਆਪਣੇ ਆਪ ਮੋਹ ਲਿਆ। ਦਾ ਨਿਸ਼ਾਨ ਪਾ ਕੇ ਇੱਕੀ ਦਸੰਬਰ ਉੱਨ੍ਹੀ ਸੌ ਚੌਰਾਸੀ ਚ ਸਦਾ ਲਈ ਕੁੱਛ ਕੀਤਾ ਤੇ ਬਾਹਰ ਆਇਆ ਮਹਾਨ ਜੋ ਕਦੇ। ਪੂਜਿਆਂ ਨੀ ਕਰਦੇ ਆਪਣੀ ਰੋਸ਼ਨੀ ਦੀ ਨੀਂਹ ਨਾਲ ਦੇਸ਼ ਨੂੰ ਰਾਹ ਦਿਖਾਉਂਦੀ ਰਹਿੰਦੀ ਸੀ ਹੈ ਤੇ ਆਪਾਂ ਹੁਣ ਗੱਲ ਕਰਦੇ ਆ ਦੇਸ਼ ਦੀ ਦੀਵਾਲੀ ਦੀ। ਆਯੂਬ ਖਾਨ ਰਾਤ ਨੂੰ ਡਿਊਟੀ ਰਹਿੰਦਾ ਤੇ ਚਾਚੇ ਨਫੀ ਨਾਲ ਲੈ ਕੇ ਮੁਾਨਸਿਬ ਨੂੰ ਟੋਲਦਾ ਤਾਂ ਜਿਉ ਨੂੰ restaurant ਚ ਬਦਲ ਸਕੇ ਆਖਿਰ ਉਸ ਨੂੰ ਬਰਾੜ ਰੋਡ ਤੇ ਨੁਕੜ ਉਤੇ ਇੱਕ ਖੁਲੀ ਦੁਕਾਨ ਮਿਲ ਗਈ ਪਹਿਲਾ ਇੱਥੇ ਇੱਕ ਨਾਈ ਦੀ ਦੁਕਾਨ ਸੀ ਤੇ ਉਹਦਾ ਕਾਰੋਬਾਰ ਮੰਦਾ ਹੋਇਆ ਤਾਂ ਆਪਣੇ ਔਜਾਰ ਵੇਚ ਕੇ ਕੈਨੇਡਾ ਚਲਾ ਗਿਆ ਦੁਕਾਨਾਂ ਦਾ ਕਿਰਾਇਆ ਪੰਦਰਾ Pound ਹਫਤਾ ਸੀ ਇਹ ਕੋਈ India ਦਾ ਕਿਰਾਇਆ ਨਹੀਂ ਸੀ ਆਯੂਬ ਖਾਨ ਨੇ ਮਤਲਿਕਾ ਮਹਿਕਮੇ ਕੋਲੋਂ certificate ਲਏ ਤੇ ਦੁਕਾਨ ਤੋਂ ਬਾਹਰ ਮੋਮੀ restaurant ਦਾ

ਲੋਕ ਖਾਣਾ ਖਾਣ ਘੱਟ ਤੇ ਉਨਾਂ ਨੇ ਦੇਖਣ ਨੂੰ ਜਿਆਦਾ ਆਉਣ ਲੱਗ ਪਏ ਫਿਰ ਇੱਕ ਦਿਨ ਆਯੂਬ ਖਾਨ ਨੇ ਉਪਰ ਵਾਲਾ flat ਖਰੀਦ ਲਿਆ ਆਯੂਬ ਖਾਨ ਤੇ ਚਾਚਾ ਉੱਠ ਕੇ ਆ ਗਏ ਆਯੂਬ ਖਾਨ ਆਪਣੇ ਪ੍ਰੋਗਰਾਮ ਉੱਤੇ ਚਾਲੂ ਹੋ ਗਿਆ ਸੀ ਅਠਾਰਾ ਘੰਟੇ ਕੰਮ ਛੇ ਘੰਟੇ ਆਰਾਮ ਉਹ ਆਪਣੀ company ਚ ਬਾਰਾ ਘੰਟੇ duty ਦਿੰਦਾ ਉਹਦੇ ਚ ਉਹਦਾ over time ਵੀ ਲੱਗਦਾ over time ਦੇ ਦੁਣੇ ਪੈਸੇ ਮਿਲਦੇ ਫਿਰ ਉਹ ਛੇ ਘੰਟੇ ਪਰਾਈਵੇਟ ਕੰਮ ਵੀ ਕਰਦਾ ਉਹਦੇ ਪੈਸੇ ਅਲੱਗ ਮੋਮੀ ਆਮਦਨੀ ਅਲੱਗ ਉਹ ਕਈ ਕਈ ਰਾਤਾਂ flat ਤੇ ਨਾ ਆਉਂਦਾ ਤੇ ਬਾਹਰ duty ਤੇ ਰਹਿੰਦਾ ਚਾਚਾ ਪੁੱਛਦਾ ਤੇ ਉਹ ਕਹਿੰਦਾ company ਦੀ ਫੈਕਟਰੀ ਐ ਤੇ ਫੈਕਟਰੀ ਚ duty ਹਰ duty ਹਫਤੇ ਬਦਲ ਜਾਂਦੀ ਐ

ਸੁਲਤਾਨ ਮੋਮੀ ਕੋਲ ਸੀ ਤੇ ਰਾਤ ਦੇ ਬਾਰਾ ਵਜ ਗਏ ਸੀ ਚਾਚੇ ਨੇ restaurant ਬੰਦ ਕੀਤਾ ਗੋਰੀ ਕੁੜੀਆਂ ਨੂੰ good night ਆਖਿਆ ਫੁਟਪਾਕ ਤੇ ਖਲੋ ਗਿਆ ਉਹਨੇ ਗਰਮ ਸਵੈਟਰ ਤੇ ਸੂਟ ਪਾਇਆ ਸੀ ਗਲੇ ਦੇ ਆਲੇ ਦੁਆਲੇ ਮਫਰਲ ਸੀ ਤੇ ਸਿਰ ਤੇ ਇੱਕ ਟੋਪੀ ਸੀ ਜਿਹੜੀ ਥੱਲੇ ਤੀਕ ਆ ਕੇ ਉਹਦੇ ਕੱਟੇ ਕੰਨਾਂ ਦਾ ਬੁਰਕਾ ਬਣ ਗਈ ਹਵਾ ਠੰਢੀ ਢਾਰ ਸੀ ਤੇ ਉਹ ਅਜਨਬੀ ਸ਼ਹਿਰ ਵਿੱਚ ਖਲੋਤਾ ਸੀ ਕੁਬਰਾ ਨੂੰ ਅਕਰਮ ਯਾਦ ਆਏ ਹਜਾਰ ਦੂਰ ਸਮੁੰਦਰੋ ਪਾਰ ਜਿੱਥੇ ਸੂਰਜ ਚੜਿਆ ਹੋਇਆ ਸੀ hello ਜੀਐਫ ਇੱਕ ਜਨਾਨੀ ਦੀ ਆਵਾਜ ਕੱਛ ਵਿਚੋ ਬੋਲੀ ਚਾਚੇ ਦੇ ਮੂੰਹ ਚੋਂ hello ਦਾ ਲਫਜ ਸਿੱਧਾ ਬਣ ਕੇ ਨਿਕਲਿਆ ਠੰਡੀ ਹਵਾ ਜੋ ਚਲ ਰਹੀ ਸੀ Indian ਪਾਕਿਸਤਾਨੀ ਕੁਝ ਥੱਲਿਓ ਨਿਕਲ ਕੇ ਉਹਦੇ ਬਰਾਬਰ ਖਲੋ ਗਿਆ ਲੰਬੀ ਤੇ ਪਤਲੀ ਸੀ ਤੇ ਖੰਭੇ ਨਾਲ ਚਮਕਦੀ ਤੇ ਚਾਨਣ ਹੇਠ ਸੋਹਣੀ ਲੱਗਦੀ ਰਹਿੰਦੀ ਸੀ ਚਾਚੇ ਨੇ ਮੂੰਹ ਤੇ ਬਿੰਦੀ ਵੇਖ ਕੇ ਆਖਿਆ india very good ਮੈਂ ਪੰਜਾਬੀ ਐ ਚਾਚਾ ਬੋਲਿਆ very good ਮੈਂ ਵੀ ਪੰਜਾਬਣ ਐ ਮੇਰਾ ਨਾਮ ਰੂਪਮਤੀ ਐ ਜਨਾਨੀ ਨੇ ਦਸਤਾਨੇ ਵਾਲਾ ਹੱਥ ਵਧਾਇਆ ਤੇ ਚਾਚੇ ਨੂੰ ਆਪਣੇ ਜੇਬੇ ਵਿੱਚੋਂ ਹੱਥ ਕੱਢਣਾ ਪਿਆ ਚਾਚੇ ਦਾ ਹੱਥ ਨੰਗਾ ਸੀ ਚਾਚਾ ਬੋਲਿਆ ਮੇਰਾ ਨਾਂਅ ਖੜਕ ਸਿੰਘ ਤੇ ਮੇਰੇ ਪਿੰਡ ਨਿਹਾਲਗੜ ਤੇ ਥਾਣਾ ਧੇਲਵਾ ਜਿਲਾ ਜਲੰਧਰ ਤੇ ਉਹਦਾ ਲਹਿਜਾ ਸਿਖਾਂ ਵਾਲਾ ਸੀ ਤੁਸੀਂ ਇੱਥੇ ਕੀ ਕਾਰੋਬਾਰ ਕਰਦੇ ਓ ਥੱਲੇ ਮੇਰਾ hotel ਐ ਸ਼ਰਾਬ ਦੀ ਦੁਕਾਨ ਐ ਤੇ ਇਹ ਮੇਰਾ flat ਐ ਤੇ ਕੁਝ ਦੇਰ ਬਾਅਦ ਸੋਚ ਕੇ ਬੋਲਿਆ ਮੇਰਾ ਇੱਕ ਭਰਾ ਐ ਜੋ ਬਿਜਲੀ ਦਾ ਕੰਮ ਕਰਦਾ ਹੈ general store ਤੇ ਰੂਪਮਤੀ ਚਾਚੇ ਦੀ ਗੱਲ ਸੁਣ ਕੇ ਹੈਰਾਨ ਹੋਈ ਇਹਦਾ ਮਤਲਬ ਤੁਸੀਂ ਲੱਖਪਤੀ ਓ ਵਾਹਿਗੁਰੂ ਦੀ ਕਿਰਪਾ ਐ ਤੁਸੀਂ ਕੀ ਕਰਦੇ ਓ ਚਾਚੇ ਨੇ ਪੁੱਛਿਆ ਮੈਂ ਕਦੇ ਕੁਝ ਕਰਦੀ ਸਾਂ ਪਰ ਹੁਣ ਮੈਨੂੰ ਇੱਕ ਆਦਮੀ ਨੇ ਧੋਖਾ ਦੇ ਕੇ

ਪਿਛਲਾ ਇਲਾਕਾ ਕਿਹੜਾ ਰੂਪਮਤੀ ਉਹ ਜਿਹੜਾ ਆਪ ਦਾ ਪਿੰਡ ਮਿਆਨੀ ਥਾਣਾ

ਪਰ ਇੱਥੇ ਉਦਾ ਨਾਮ ਮੱਖਣ ਸਿੰਘ ਐ ਪਰ ਤੁਹਾਨੂੰ ਕਿਵੇਂ ਪਤਾ ਚੱਲਿਆ ਪਤਾ ਰੂਪਮਤੀ ਚਾਚੇ ਦੀ ਗੱਲ ਤੇ ਹੈਰਾਨ ਘੱਟ ਤੇ ਖੁਸ਼ ਜਿਆਦਾ ਸੀ ਪਤਾ ਚੱਲ ਹੀ ਜਾਂਦਾ ਹੈ ਦੂਜਾ ਗਿਲਾਸ ਬਣਾਓ ਚਾਚੇ ਨੇ ਮੁੱਛਾਂ ਤੇ ਹੱਥ ਫੇਰਿਆ ਤੇ ਟੋਪੀ ਉਤਾਰ ਤੀ ਕੰਨਾਂ ਬਗੈਰ ਰੂਪਾਂ ਦਾ ਮੂੰਹ ਅੱਡਿਆ ਗਿਆ ਇੱਕ ਲੜਾਈ ਚ ਮੇਰੇ ਦੋਵੇਂ ਕੰਨ ਕੱਟੇ ਗਏ ਸਨ ਹੋਰ ਕੋਈ ਗੱਲ ਨੀ ਉਹਨਾਂ ਦੋਵਾਂ ਨੇ ਚੁੱਪ ਕਰਕੇ ਬੋਤਲ ਮੰਗਾਈ ਤੇ ਚਾਚਾ ਮਸਾ ਰੂਪੋਂ ਨੂੰ ਹੱਥ ਲਾ ਕੇ bed room ਚ ਲੈ ਗਿਆ ਇਸ ਤਰਾਂ ਰੰਧਾਵਾ ਲੰਡਨ ਚ ਸੀ ਦਰਸ਼ਨ ਸਿੰਘ ਦੀ ਤਰਾਂ ਦਰੁਸਤ ਸੀ ਭਰਜਾਈ ਕਰਤਾਰ ਕੌਰ ਨੇ ਵੀ ਠੀਕ ਦੱਸਿਆ ਸੰਤ ਸਿੰਘ ਦਾ ਕਾਤਲ ਲੰਦਨ ਗੋਰੇ ਜਿਸਮਾਂ ਨਾਲ ਖੇਡ ਰਿਹਾ ਸੀ ਅਸੀੰ ਦੋਵੇਂ ਵਲੈਤ ਚ ਇਕੱਠੇ ਹੋ ਗੇ ਦਰਵਾਰਾ ਸਿੰਘ ਪਰ ਉਹ ਰੰਧਾਵਾ ਬਚ ਗਿਆ ਤੇ ਲੰਦਨ ਆ ਗਏ ਜੇ ਉਹਨੇ ਮਰਨਾ ਹੁੰਦਾ ਤਾਂ ਉੱਥੇ ਮਰ ਜਾਂਦਾ ਉਹਨੇ ਵਲੈਤ ਮਰਨਾ ਸੀ ਇਸ ਵਾਸਤੇ ਅੱਲਾ ਨੇ ਮੈਨੂੰ ਵਲੈਤ ਭੇਜਿਆ ਕੁਛ ਅਯੂਬ ਖਾਨ ਦੀ ਮਹੁਬਤ ਮੈਨੂੰ ਇੱਥੇ ਲੈ ਆਈ ਕੁਛ ਮੈਂ ਘੁੰਗਰੂ ਦੀ ਲਾਸ਼ ਕੋਲੋਂ ਡਰਦਾ ਇੱਥੇ ਆ ਗਿਆ ਤੇ ਪੁਲਿਸ ਭੁੱਲ ਗਈ ਹੋਵੇਗੀ ਤੇ ਹੋ ਸਕਦਾ ਹੈ ਹਾਕਮ ਅਲੀ ਬਦਲ ਗਿਆ ਹੋਵੇ ਤੇ ਰੂਪੋ ਵੀ ਮਿਆਨੀ ਹਿੰਦੂ ਕੁੜੀ ਫਿਰ ਤੇ ਚੱਕ ਲੈ ਵਾਹਿਗੁਰੂ ਕਰਕੇ ਕੁੜੀ ਗਿਲਾਸ ਵਰਗੀ ਤੇ ਚਾਚੇ ਨੂੰ ਪੁਰਾਣੀ ਬੋਲੀ ਯਾਦ ਆ ਗਈ ਤੇ ਨਾਲ ਹੀ ਉਹਨੇ ਬੀਤੀ ਰਾਤ ਅੱਜ ਰਾਤ ਚਾਚੇ ਨੇ ਮੋਮੀ restaurant ਵਿੱਚ ਸ਼ਾਮ ਨੂੰ ਸੋਚਿਆ ਠੀਕ ਰਾਤੀ ਮੋਮੀ restaurant ਚ ਵਾੜੀ

ਰੂਪੋ ਦੇ ਮਹਿੰਗੇ ਇਸ਼ਾਰੇ ਸੁਲਤਾਨ ਦੇ ਇਸ਼ਾਰੇ ਉੱਤੇ ਪਰ ਕਿਤੇ ਕਿਤੇ ਤਾਂ ਚੱਕਰ ਲੈ ਚਾਚੇ ਨੇ ਪੁੱਛਿਆ ਬਾਰਾ ਬਜੇ ਤੁਹਾਤੇ ਆਗਿਆ ਲੈ ਕੇ flat ਤੇ ਗਈ ਸੋਣ ਪੰਜ ਵਜੇ ਅੱਖ ਖੁੱਲੀ ਤੁਸੀਂ ਜਾਣ ਲੱਗਿਆ ਵੀ ਮੈਨੂੰ ਪਿਲਾਤੀ ਮੈਂ ਪੀ ਲਾ ਤਾਂ ਨੀਂਦਰ ਬਹੁਤ ਆਉਂਦੀ ਐ ਇਸ਼ਨਾਨ ਕੀਤਾ ਛੇ ਵਜੇ ਰੰਧਾਵਾ ਆਇਆ ਉਹਦੇ ਨਾਲ ਇੱਕ ਗੋਰੀ ਸੀ ਮੇਰਾ ਉਹਦੇ ਨਾਲ ਝਗੜਾ ਹੋਇਆ ਰੰਧਾਵੇ ਨੇ ਮੈਨੂੰ ਧੱਕੇ ਦੇ ਕੇ ਘਰੋ ਕੱਢਿਆ ਤੇ ਮੈਂ ਇੱਕ ਪੱਬ ਚ ਵੜ ਕੇ ਮੰਗ ਇੱਕ ਅੰਗਰੇਜੀ ਬੀਅਰ ਪੀਤੀ ਫਿਰ ਲੜਾਈ ਮਾਰ ਕੁਟਾਈ ਵਾਲੀ ਇੱਕ ਫਿਲਮ ਦੇਖੀ ਤੇ ਤੁਹਾਡੇ ਕੋਲ ਆ ਗਈ flat ਆਪਣਾ ਐ ਕਿ ਕਿਰਾਏ ਦਾ ਕਿੰਨਾ ਕਿਰਾਇਆ ਹਫਤੇ ਦਾ ਸਤਾਰਾ pound week ਦੇ ਤੇ ਰੰਧਾਵਾ ਕਰਦਾ ਕੀ ਹੈ ਕੁਛ ਨੀ ਗੋਰੀਆਂ ਨਾਲ ਰਹਿੰਦਾ ਐ ਸੋਦਾ ਹੈ ਰਜ ਕੇ ਦਾਰੂ ਪੀਂਦਾ ਐ ਐਥੇ ਉਹਦੀ ਬਦਮਾਸ਼ੀ ਨੀ ਚੱਲ ਸਕਦੀ

ਤੂੰ ਠੀਕ ਕਹਿ ਰਹੀ ਸੀ ਤੇ ਦੂਜਾ ਬਣਾਇਆ ਤੇ ਘੁਟ ਭਰ ਕੇ ਥੱਲੇ ਰੱਖ ਤਾ ਫਿਰ ਉਹ ਚਾਚੇ ਦੀਆਂ ਅੱਖਾਂ ਚ ਅੱਖਾ ਪਾ ਕੇ ਬੋਲੀ ਕੇ ਰੰਧਾਵਾ ਜਾਲਮ ਆਦਮੀ ਐ ਪਾਪੀ ਐ ਕਰਾਦੀ ਐ ਕਰੋਪੀ ਐ ਉਹਨੇ ਕਈ ਬੇਵਸੀ ਬੰਦੇ ਮਾਰੇ ਜਿਨਾਂ ਚ ਮੇਰਾ ਪਤੀ ਰਘੂਨਾਥ ਵੀ ਸੀ ਸਾਡੇ ਵਿਆਹ ਨੂੰ ਹਜੇ ਇੱਕ ਸਾਲ ਹੀ ਹੋਇਆ ਸੀ ਰੰਧਾਵੇ ਨੇ ਸਾਡਾ ਘਰ ਲੁੱਟਿਆ ਫਿਰ ਮੇਰੇ ਪਤੀ ਨੂੰ ਮਾਰ ਦਿੱਤਾ ਮੈਨੂੰ ਮਜਬੂਰਨ ਉਹਦੇ ਮੰਜੇ ਦੀ ਚਾਦਰ ਬਣਨਾ ਪਿਆ ਜੇ ਮੈਂ ਇਹ ਨਾ ਕਰਦੀ ਤਾਂ ਮੈਨੂੰ ਵੀ ਮਾਰ ਦਿੰਦਾ ਤੇ ਜੇ ਮੈਂ ਵਲੈਤ ਨਾ ਆਉਂਦੀ ਤਾਂ ਉਹ ਮੈਨੂੰ ਗੋਲੀ ਦਾ ਨਿਸ਼ਾਨਾ ਬਣਾ ਦਿੰਦਾ ਉਹਨੇ ਤੁਹਾਡੇ ਪਿੰਡ ਦੇ ਜੋ ਨਿਹਾਲਗੜ ਦਾ ਸੰਤ ਸੀ ਉਹਨੂੰ ਵੀ ਮਾਰ ਦਿਤਾ ਚਾਚੇ ਨੂੰ ਮਹਿਸੂਸ ਹੋਇਆ ਕਿ ਉਹਦੇ ਜਿਗਰ ਉੱਤੇ ਛੂਰੀ ਫਿਰ ਗਈ ਉਹਦਾ ਖਰਚਾ ਪੂਰਾ ਕੋਣ ਕਰਦਾ ਐ ਏਥੇ ਕੋਈ ਵੀ ਨੀ

ਰੂਪੋ ਇਸ ਤਰਾਂ ਤਾ ਰੰਧਾਵਾ ਬਾਕੇ ਪਾਪੀ ਆਦਮੀ ਐ ਉਹਨੇ ਬੇਦੋਸ਼ੀ ਸੰਤ ਸਿੰਘ ਦਾ ਕਤਲ ਕੀਤਾ ਅਫਸੋਸ ਐ ਸੰਤ ਸਿੰਘ ਦਾ ਕਾਤਲ ਬਚ ਕੇ ਲੰਦਨ ਆ ਗਿਆ ਸੀ ਹੁਣ ਉਹ ਸਾਡੇ ਤੋਂ ਬਚ ਕੇ ਵਾਪਸ ਨਹੀਂ ਜਾ ਸਕਦਾ

ਉਹ ਤਾਂ ਸੱਚੀ ਤੇਰੇ ਤੇ ਨਿਹਾਲ ਹੋ ਗਈ ਸੀ ਤੈਨੂੰ ਕਿਸ ਤਰ੍ਹਾਂ ਪਤਾ ਐ ਚਾਚੇ ਨੇ ਪੁੱਛਿਆ ਕੋਠੇ ਕੋਠੇ ਆ ਲੱਗੀਏ ਤੈਨੂੰ ਬੰਤੋ ਦਾ ਯਾਰ ਵਖਾਵਾ ਉਹ ਹੱਸੀ ਤੇ ਬੋਲੀ ਕਿ ਰੰਧਾਵੇ ਨੇ ਮੈਨੂੰ ਦੱਸਿਆ ਕਿ ਕਰਤਾਰ ਕੌਰ ਨੇ ਬਾਹਰੋ ਬਦਮਾਸ਼ ਬੁਲਾਏ ਨੇ ਖੜਕ ਸਿੰਘ ਦਿਲਜੋਤ ਸਿੰਘ ਤੇ ਸੰਦਰ ਸਿੰਘ ਤੇ ਬੰਤੋ ਦਿਲਜੋਤ ਸਿੰਘ ਨਾਲ ਪਿਆਰ ਕਰਦੀ ਐ ਪਰ ਉਹਨਾਂ ਗੱਲਾਂ ਦਾ ਪਤਾ ਰੰਧਾਵੇ ਨੂੰ ਉਦੋਂ ਲੱਗਾ ਜਦੋਂ ਸੁਨਹਿਰੀਆਂ ਦਰਬਾਰਾ ਬਹੁ ਤੇ ਗੁਰਮੇਲ ਦਾ ਭਰਾ ਗੁਰਮੇਲ ਸਿੰਘ ਮਾਰਿਆ ਗਿਆ ਤੇ ਰੰਧਾਵੇ ਬੇਵੱਸ ਹੋ ਗਿਆ ਉਹਦੇ ਤੇ ਪੁਲਿਸ ਦੀ raid ਪੈ ਗਈ ਉਹ ਇੱਕ ਰਾਤ ਮੇਰੇ ਘਰੀ ਰਿਹਾ ਤੇ ਫਿਰ ਬੰਬਈ ਆ ਗਿਆ ਰੂਪਮਤੀ ਚਾਚਾ ਬੋਲਿਆ ਖੜਕ ਸਿੰਘ ਮੈਨੂੰ ਇੱਕ ਰਾਤ ਲਈ ਦਿਲਜੋਤ ਸਿੰਘ ਦੇ ਦੇ ਸਤਿ ਸ੍ਰੀ ਅਕਾਲ ਮੈਂ ਆਪਣੀ ਕਹਾਣੀ ਫਿਰ ਤੋਂ ਤੁਹਾਨੂੰ ਅੱਗੇ ਸ਼ੁਰੂ ਤੋਂ ਦੱਸਣ ਲੱਗਾ ਹਾਂ। ਆਰਥਿਕ ਕਾਰਨ ਦੇਸ ਦਾ ਆਰਥਿਕ ਸ਼ੋਸ਼ਣ ਅੰਗਰੇਜ਼ਾਂ ਨੇ ਇੰਗਲੈਂਡ ਦੇ ਉਦਯੋਗ ਅਤੇ ਵਾਪਾਰ ਦੀ ਤਰੱਕੀ ਲਈ ਆਰਥਿਕ ਭਾਰ ਅਤੇ ਉਦਯੋਗਾਂ ਨੂੰ ਨਸ਼ਟ ਕਰ ਦਿੱਤਾ ਉਹਨਾਂ ਨੇ ਭਾਰਤੀ ਉਦਯੋਗਾਂ ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ। ਤਾਂ ਕਿ ਉਹ ਇੰਗਲੈਂਡ ਦੇ ਉਦਯੋਗਾਂ ਦਾ ਮੁਕਾਬਲਾ ਨਾ ਕਰ ਸਕਣ ਇਸ ਤੋਂ ਇਲਾਵਾ ਉਹਨਾਂ ਨੇ ਭਾਰਤੀਆਂ ਨੂੰ ਕੱਚਾ ਮਾਲ ਸਸਤੇ ਮੁੱਲ ਤੇ ਵੇਚਣ ਅਤੇ ਇੰਗਲੈਂਡ ਵਿੱਚ ਬਣੇ ਮਾਲ ਨੂੰ ਮਹਿੰਗੇ ਮੁੱਲ ਤੇ ਖ਼ਰੀਦਣ ਲਈ ਮਜ਼ਬੂਰ ਕਰ ਦਿੱਤਾ।

ਇਸ ਕਾਰਨ ਭਾਰਤੀਆਂ ਵਿੱਚ ਭਾਰੀ ਰੋਹ ਫੈਲ ਗਿਆ ਅਤੇ ਉਹਨਾਂ ਨੇ ਇਸ ਰਾਜ ਦਾ ਅੰਤ ਕਰਨ ਦਾ ਫੈਸਲਾ ਕਰ ਲਿਆ ਭੂਮੀ ਮਾਲਕਾਂ ਦਾ

ਉਸਨੇ ਅਣਗਿਣਤ ਜਾਗੀਰਾਂ ਨੂੰ ਜ਼ਬਤ ਕਰ ਲਿਆ ਅਤੇ ਅਨੇਕਾਂ ਜ਼ਿੰਮੀਦਾਰਾਂ ਅਤੇ ਦਾਰਾਂ ਦੇ ਅਧਿਕਾਰ ਖ਼ਤਮ ਕਰ ਦਿੱਤੇ।

ਪੜ੍ਹਤਾਲ ਕਰਵਾਈ ਇਹਨਾਂ ਕਰਕੇ ਇਹਨਾਂ ਕਾਰਨਾਂ ਕਰਕੇ ਭੂਮੀ ਮਾਲਕਾਂ ਦੀ ਹਾਲਤ ਬਹੁਤ ਤਰਸਯੋਗ ਹੋ ਗਈ। ਨਤੀਜੇ ਵਜੋਂ ਉਹ ਅੰਗਰੇਜ਼ਾਂ ਦੇ ਕੱਟੜ ਦੁਸ਼ਮਣ ਬਣ ਗਏ ਬੇਕਾਰੀ ਦੀ ਸਮੱਸਿਆ, East india company ਨੇ ਭਾਰਤ ਦੀਆਂ ਬਹੁਤ ਸਾਰੀਆਂ ਰਿਆਸਤਾਂ ਤੇੇ ਅਧਿਕਾਰ ਕਰ ਲਿਆ ਸੀ ਇਸਦਾ ਨਤੀਜਾ ਇਹ ਹੋਇਆ ਕਿ ਇਹਨਾਂ ਰਿਆਸਤਾਂ ਵਿੱਚ ਕੰਮ ਕਰਨ ਵਾਲੇ ਬਹੁਤ ਸਾਰੇ ਕਰਮਚਾਰੀਆਂ ਨੂੰ ਨੌਕਰੀਆਂ ਤੋਂ ਹੱਥ ਧੋਣਾ ਪਿਆ, ਬਹੁਤ ਸਾਰੇ ਲੋਕਾਂ ਨ ਦੀਆਂ

ਸਾਰੇ ਅੰਗਰੇਜ਼ਾਂ ਰਾਜ ਦੇ ਕੱਟੜ ਵਿਰੋਧੀ ਬਣ ਗਏ ਅਤੇ ਠ ਅਠਾਰਾਂ ਸੌ ਸਤਵੰਜਾ ਈਸਵੀ ਦੀ ਵਿਧਰੋਹ ਵਿੱਚ

ਵਾਸਿਆ ਰੱਖਣ ਦੀ ਨੀਤੀ ਅਪਣਾਈ ਭਾਵੇਂ ਅਠਾਰਾਂ ਸੌ ਤੇਤੀ ਈਸਵੀ ਦੀ ਚਾਰਟਰ ਕ attack ਵਿੱਚ ਕਿਹਾ ਕਿਹਾ ਸੀ ਕਿ ਨੌਕਰੀਆਂ ਦੇਣ ਵਾਲੇ ਜਾਤ ਧਰਮ ਦਾ ਰੰਗ ਆਦਿ ਵੱਲ ਕਈ ਧਿਆਨ ਨਹੀਂ ਦਿੱਤਾ ਜਾਵੇਗਾ, ਫਿਰ ਵੀ ਇਸ ਨੂੰ ਰੂਪ ਨਾ ਦਿੱਤਾ ਗਿਆ।

ਵਿਦਰੋਹ ਦੀਆਂ ਯੋਜਨਾਵਾਂ ਬਣਾਉਣ ਲੱਗ ਪਏ। ਲਈ ਸੈਨਿਕ ਕਾਰਨ ਭਾਰਤੀ ਸੈਨਿਕਾਂ ਵਿੱਚ ਰੋਹ, ਭਾਰਤੀ ਸੈਨਿਕਾਂ ਨੂੰ ਬਹੁਤ ਘੱਟ ਤਰੱਕੀ ਦਿੱਤੀ ਜਾਂਦੀ ਸੀ ਉਹ ਵੱਧ ਤੋ ਵੱਧ ਸੂਬੇਦਾਰ ਦੇ ਅਹੁਦੇ ਤੱਕ ਪਹੁੰਚ ਸਕਦੇ ਸਨ ਭਾਰਤੀ ਸੈਨਿਕਾਂ ਨੂੰ ਅੰਗਰੇਜ਼ੀ ਸੈਨਿਕਾਂ ਦੀ ਤੁਲਨਾ ਵਿੱਚ ਬਹੁੁਤ ਘੱਟ ਤਨਖ਼ਾਹ ਦਿੱਤੀ ਜਾਂਦੀ ਸੀ।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 ਇਹਨਾਂ ਕਾਰਨਾਂ ਤੋਂ ਭਾਰਤੀ ਸੈਨਿਕਾਂ ਵਿੱਚ ਅੰਗਰੇਜ਼ਾਂ ਪ੍ਰਤੀ ਬਹੁਤ ਗੁੱਸਾ ਸੀ ਪਹਿਲੀ ਪਹਿਲੀ ਅਹ ਅੰਗਰੇਜ਼ਾਂ ਵਿੱਚ ਪਹਿਲੀ ਅਫਗਾਨ ਲੜਾਈ ਦਾ ਪ੍ਰਭਾਵ ਅਠਾਰਾਂ ਸੌ ਉਣਤਾਲੀ, ਅਠਾਰਾਂ ਸੌ ਉਣਤਾਲੀ, ਬਿਆਲੀ ਈਸਵੀ ਵਿੱਚ ਪਹਿਲੀ ਅਫਗਾਨ ਲੜਾਈ ਲੜੀ ਗਈ। ਹੁਣ ਤੱਕ ਸਰਕਾਰ ਵਿੱਚ ਜਿੰਨੀਆਂ ਵੀ ਲੜਾਈਆਂ ਹੋਈਆਂ ਸਨ ਉਹਨਾਂ ਵਿੱਚ ਅੰਗਰੇਜ਼ ਜੇਤੂੂ ਰਹੇ ਸਨ ਇਸ ਲਈ ਉਹਨਾਂ ਨੂੰ ਅਜਿੱਤ ਮੰਨਿਆ ਜਾਂਦਾ ਸੀ। ਪਰ ਅਫਗਾਨੀਸਤਾਨ ਨਾਲ ਹੋਈ ਇਸ ਪਹਿਲੀ ਲੜਾਈ ਵਿੱਚ ਅੰਗਰੇਜ਼ਾਂ ਨੂੰ ਤਬਾਹ ਕਰਨ ਹਾਰ ਦਾ ਸਾਹਮਣਾ ਕਰਨਾ ਪਿਆ ਇਸਦਾ ਭਾਰਤੀ ਸੈਨਿਕਾਂ ਦੇ ਦਿਲਾਂ ਤੇ ਡੂੰਘਾ ਪ੍ਰਭਾਵ ਪਿਆ ਉਹ ਇਹ ਸੋਚਣ ਲੱਗ ਪਏ ਕਿ ਜੇਕਰ ਉਹ ਵੀ ਅਫਗਾਨਾਂ ਦੀ ਤਰ੍ਹਾਂਂ ਯੋਜਨਾ ਬਣਾ ਕੇ ਚੱਲਣ ਤਾਂ ਬਿਨਾਂ ਸ਼ੱਕ ਉਹ ਵੀ ਅੰਗਰੇਜ਼ਾਂ ਨੂੰ ਭਾਰਤ ਤੋਂ ਕੱਢ ਸਕਣਗੇ ਭਾਰਤੀ ਅਤੇ ਅੰਗਰੇਜ਼ੀ ਸੈਨਿਕਾਂ ਦੀ ਗਿਣਤੀ ਵਿੱਚ ਅੰਤਰ, ਭਾਰਤ ਵਿੱਚ ਬ੍ਰਿਟਿਸ਼ ਸਾਮਰਾਜ ਦੇ ਵਿਸਥਾਰ ਦੇ ਨਾਲ ਨਾਲ ਅੰਗਰੇਜ਼ਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸੈਨਿਕ ਭਰਤੀ ਕਰਨੇ ਪਏ।

ਉਸਨੂੰ ਬਹੁਤ ਸਾਰੇ ਅੰਗਰੇਜ਼ ਸੈਨਿਕਾਂ ਨੂੰ ਭਾਰਤ ਤੋਂ ਬੁਲਾਉਣਾ ਪਿਆ, ਇਸ ਕਾਰਨ ਭਾਰਤ ਵਿੱਚ ਭਾਰਤੀਆਂ ਤੇ ਬ੍ਰਿਟਿਸ਼ ਸੈਨਿਕਾਂ ਦਾ ਅਨੁਪਾਤ ਛੇ ਰਹਿ ਗਿਆ ਇਸ ਤੋਂ ਭਾਰਤੀ ਸੈਨਿਕ ਵਿਦਰੋਹ ਕਰਨ ਲਈ ਪ੍ਰੇਰਿਤ ਹੋਏ ਸਮਾਜ ਸੇਵਾ ਭਾਰਤੀ attack ਅਠਾਰਾਂ ਸੌ ਛਪੰਜਾ ਈਸਵੀ ਵਿੱਚ ਲਾਰਡ ਕੈਨਿੰਗ ਦੇਸ ਸਮਾਨ ਸੇਵਾ ਭਾਰਤੀ ਐਕਟਾਂ ਨੇ ਜਖ਼ਮਾਂ ਤੇ ਲੂੂਣ ਛਿੜਕਣ ਦਾ ਕੰਮ ਕੀਤਾ। ਇਸ act ਦੇ ਅਨੁਸਾਰ ਹਰੇਕ ਨਵੇਂ ਭਰਤੀ ਹੋਣ ਵਾਲੇ ਸਿਪਾਹੀ ਤੇ ਇਹ ਸਰਤ ਲਾਈ ਗਈ ਕਿ ਲੋੜ ਪੈਣ ਤੇੇ ਉਸਨੂੰ ਲੜਾਈ ਵਿੱਚ ਹਿੱਸਾ ਲੈਣ ਲਈ, ਵਿਦੇਸ਼ਾਂ ਵਿੱਚ ਵੀ ਭੇਜਿਆ ਜਾ ਸਕਦਾ ਹੈ ਭਾਰਤੀ ਸੈਨਿਕ ਸਮੁੰਦਰ ਪਾਰ ਜਾਣਾ ਪਾਪ ਸਮਝਦੇ ਸਨ। ਜਦ ਇਸਦੇ ਲਈ ਹੁਣ ਉਹਨਾਂ ਨੂੰ ਮਜ਼ਬੂਰ ਕੀਤਾ ਗਿਆ ਤਾਂ ਮਜ਼ਬੂਰ ਹੋ ਕੇ ਉਹਨਾਂ ਨੂੰ ਹਥਿਆਰ ਚੁੱਕਣੇ ਪਏ ਨੂੰ ਅਠਾਰਾਂ ਸੌ ਛਪੰਜਾ ਈਸਵੀ ਵਿੱਚ ਲਾਰਡ ਡਲਹੋਜੀ ਨੇ ਨੂੰ ਭ੍ਰਿਸ਼ਟ ਸਮਾਚਾਰ ਵਿੱਚ ਸ਼ਾਮਲ ਕਰ ਲਿਆ ਸੀ। ਇਸ ਨਾਲ company ਦੀ ਫ਼ੋਜ ਵਿੱਚ ਵਿਦਰੋਹ ਦਾ ਵਾਤਾਵਰਨ ਬਣ ਗਿਆ ਇਸ ਫ਼ੋਜ ਤੇ ਪਜੱਤਰ ਹਜ਼ਾਰ ਸੈਨਿਕਾਂ ਦਾ ਸੰਬੰਧ ਨਾਲ ਸੀ ਉਹ ਇਹ

ਵਰਤੇ ਜਾਣ ਵਾਲੇ ਕਾਰਤੂਸਾਂ ਤੇ ਗਾਂ ਅਤੇ ਸੂਰ ਦੀ ਚਰਬੀ ਲੱਗੀ ਹੁੰਦੀ ਸੀ ਇਹਨਾਂ ਨੂੰ ਰਾਇਫਲਾਂ ਵਿੱਚ ਭਰਨ ਤੋਂ ਪਹਿਲਾਂ ਦੰਦਾਂ ਦਾ ਛਿਲਣਾ ਪੈਂਦਾ ਸੀ ਜਦੋਂ ਭਾਰਤੀ ਸੈਨਿਕਾਂ ਨੂੰ ਇਸ ਗੱਲ ਦਾ ਪਤਾ ਚੱਲਿਆ ਤਾਂ ਉਹ ਭੜਕ ਕੇ ਉਹਨਾਂ ਨੇ ਇਹਨਾਂ ਚਰਬੀ ਅਤੇ ਕਾਰਤੂਸਾਂ ਦੀ ਵਰਤੋਂ

ਕਾਰਤੂਸ ਵਰਤੋਂ ਕਰਨ ਲਈ ਮਜ਼ਬੂਰ ਕੀਤਾ ਤਾਂ ਕਪੂਰ ਤੇ ਮੰਗਲ ਪਾਂਡੇ ਨੇ ਬੱਤੀ ਮਾਰਚ ਅਠਾਰਾਂ ਸੌ ਸਤਵੰਜਾ ਨੂੰ ਵਿਦਰੋਹ ਦਾ ਸਮਾਂ ਕੀਤਾ ਵਿਦਰੋਹ ਦੀਆਂ ਘਟਨਾਵਾਂ ਕਾਨਪੁਰ ਕਾਨਪੁਰ ਵਿੱਚ ਨਾਨਕਸ਼ਾਹੀ ਆਦਿ ਦੀ ਥਾਂ ਨੇ ਸਤਿ ਸ੍ਰੀ ਅਕਾਲ। ਗੁਰੂ ਅੰਗਦ ਦੇਵ ਜੀ ਦਸ ਸਿੱਖ ਗੁਰੂਆਂ ਵਿੱਚੋਂ ਦੂਜੇ ਸਨ। ਆਪ ਜੀ ਦਾ ਜਨਮ ਇੱਕਤੀ ਮਾਰਚ, ਪੰਦਰਾਂ ਸੌ ਚਾਰ ਪੰਜਾਬ ਖੇਤਰ ਦੇ ਮੁਕਤਸਰ ਜ਼ਿਲ੍ਹੇ ਦੇ ਪਿੰਡ ਸਰਾਏ ਨਾਗਾ ਵਿੱਚ ਹੋਇਆ ਸੀ। ਆਪ ਜੀ ਤੋਂ ਤੁਰੰਤ ਬਾਅਦ ਉਸਨੂੰ ਲਹਿਰਾ ਨਾਮ ਦਿੱਤਾ ਗਿਆ ਜਿਵੇਂ ਕਿ ਉਦੋਂ ਹਿੰਦੂ ਮਾਤਾ-ਪਿਤਾ ਦੀ ਰੀਤ ਸੀ। ਆਪ ਦੇ ਪਿਤਾ ਫੇਰੂ ਮੱਲ ਦਾ ਇੱਕ ਛੋਟਾ ਸਫਲ ਵਪਾਰੀ ਸੀ। ਆਪ ਜੀ ਦੀ ਮਾਤਾ ਦਾ ਨਾਂ ਰਾਮੋ ਜੀ ਸੀ।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

ਆਪ ਜੀ ਨੇ ਜਨਵਰੀ, ਪੰਦਰਾਂ ਸੌ ਵੀਹ ਵਿੱਚ ਮਾਤਾ ਖੀਵੀ ਨਾਲ ਵਿਆਹ ਕੀਤਾ ਅਤੇ ਉਸਦੇ ਦੋ ਪੁੱਤਰ ਦਾਸੂ ਅਤੇ ਦਾਤੂ ਅਤੇ ਦੋ ਧੀਆਂ ਅਮਰੋ ਅਤੇ ਅਨੋਖੀ ਸਨ। ਉਸਦੇ ਪਿਤਾ ਦਾ ਸਾਰਾ ਪਰਿਵਾਰ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 ਜੋ ਕਿ ਹੁਣ ਤਰਨਤਾਰਨ ਹੈ। ਸਿੱਖਾਂ ਦੇ ਸਭ ਤੋਂ ਪਵਿੱਤਰ ਅਸਥਾਨ ਅੰਮ੍ਰਿਤਸਰ ਸ਼ਹਿਰ ਤੋਂ ਲਗਭਗ ਪੱਚੀ ਕਿਲੋਮੀਟਰ ਦੂਰ ਇੱਕ ਛੋਟਾ ਜਿਹਾ ਕਸਬਾ ਹੈ। ਗੁਰੂ ਨਾਨਕ ਦੇਵ ਜੀ ਪ੍ਰਤੀ ਸ਼ਰਧਾ ਅਤੇ ਸੇਵਾ- ਇੱਕ ਰਾਤ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਦੇਵ ਦੀ ਬਾਣੀ ਦਾ ਪਾਠ ਭਾਈ ਜੋਧ ਪਾਸੋਂ ਸੁਣਿਆ ਜੋ ਗੁਰੂ ਜੀ ਦਾ ਚੇਲਾ ਸੀ। ਤਾਂ ਮਨ ਧੁਨ ਦੁਆਰਾ ਕਾਬੂ ਕਰ ਲਿਆ ਗਿਆ ਅਤੇ ਜਵਾਲਾਮੁਖੀ ਮੰਦਰ ਦੀ ਸਲਾਨਾ ਯਾਤਰਾ ਦੌਰਾਨ ਉਸਨੇ ਆਪਣੇ ਸਮੂਹ ਨੂੰ ਪੁੱਛਿਆ ਕਿ ਉਹ ਗੁਰੂ ਦੇ ਦਰਸ਼ਨ ਕਰਨ ਲਈ ਇਰਾਦਾ ਰੱਖਦੇ ਹਨ।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 ਅਤੇ ਆਗੂ ਸੀ। ਉਹ ਰਸਤੇ ਵਿੱਚ ਨਾਲ ਉਹਨਾਂ ਨੂੰ ਨਹੀਂ ਛੱਡ ਸਕਦਾ ਪਰ ਉਹ ਸਤਿਕਾਰ ਅਤੇ ਧਰਮ ਦਾ ਪੁਰਸ਼ ਹੈ। ਨਾਨਕ ਦੀਆਂ ਕਵਿਤਾਵਾਂ ਅਤੇ ਅਰਦਾਸਾਂ ਕੀਰਤਨ ਨੇ ਅਜੇ ਵੀ ਉਸ ਦੀ ਸੋਚ ਨੂੰ ਸੰਭਾਲਿਆ ਹੋਇਆ ਹੈ। ਇਸ ਲਈ ਇੱਕ ਰਾਤ ਬਿਨਾਂ ਕਿਸੇ ਨੂੰ ਦੱਸੇ ਉਹ ਆਪਣੇ ਘੋੜੇ ਤੇ ਸਵਾਰ ਹੋ ਕੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਲਈ ਪਿੰਡ ਜੋ ਹੁਣ ਕਰਤਾਰਪੁਰ ਰੱਬ ਦੀ ਨਗਰੀ ਵਜੋਂ ਜਾਣਿਆ ਜਾਂਦਾ ਹੈ, ਵੱਲ ਚਲ ਪਿਆ। ਜਿਵੇਂ ਹੀ ਉਸ ਨੂੰ ਗੁਰੂ ਮਿਲਿਆ। ਉਸ ਨੇ ਆਪਣੇ ਆਪ ਨੂੰ ਨਾਨਕ ਦੇ ਦਿੱਤਾ। ਗੁਰੂ ਨਾਨਕ ਦੇਵ ਜੀ ਨਾਲ ਉਸ ਦੀ ਪਹਿਲੀ ਮੁਲਾਕਾਤ ਨੇ ਉਸਨੂੰ ਪੂਰੀ ਤਰ੍ਹਾਂ ਬਦਲ ਦਿੱਤਾ। ਉਸ ਨੇ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਜੀ ਦੀ ਸੇਵਾ ਵਿੱਚ ਸਮਰਪਿਤ ਕਰ ਦਿੱਤਾ। ਅਤੇ ਇਸ ਤਰ੍ਹਾਂ ਉਸਨੇ ਉਹਨਾਂ ਦਾ ਚੇਲਾ ਸਿੱਖ ਬਣ ਗਿਆ ਅਤੇ ਕਰਤਾਰਪੁਰ ਵਿੱਚ ਰਹਿਣ ਲੱਗ ਪਿਆ। ਨਾਨਕ ਦੇਵ ਜੀ ਪ੍ਰਤੀ ਉਹਨਾਂ ਦੀ ਡੂੰਘੀ ਸ਼ਰਧਾ ਅਤੇ ਸੇਵਾ ਇੰਨੀ ਤੀਬਰ ਸੀ ਕਿ ਗੁਰੂ ਜੀ ਦੇ ਪਰਿਵਾਰ ਨੂੰ ਈਰਖਾ ਪੈਦਾ ਹੋ ਗਈ। ਇਸ ਲਈ ਉਸ ਨੂੰ ਉਸਦੇ ਨਵੇਂ ਮਾਲਕ ਦੁਆਰਾ ਉਸ ਦੇ ਪਰਿਵਾਰ ਦੀ ਦੇਖਭਾਲ ਕਰਨ ਅਤੇ ਖਡੂਰ ਅਤੇ ਆਲੇ-ਦੁਆਲੇ ਦੇ ਗੁਰੂ ਦੇ ਸਿੱਖਾਂ ਆਹ ਦੀ ਨਿਗਰਾਨੀ ਕਰਨ ਲਈ ਉਸ ਦੇ ਘਰ ਵਾਪਸ ਭੇਜਿਆ। ਬਾਅਦ ਵਿੱਚ ਕਰਤਾਰਪੁਰ ਵਾਪਸ ਆਉਣ ਤੋਂ ਬਾਅਦ ਉਸ ਨੂੰ ਉਸਦੀ ਆਗਿਆਕਾਰੀ ਅਤੇ ਸੇਵਾ ਦੇ test ਦੀ ਇੱਕ ਲੜੀ ਦਿੱਤੀ ਗਈ। ਇੱਕ ਜਿਥੇ ਉਹ ਖਾਣਾ ਸੀ ਤੇ ਗੁਰੂ ਦੇ ਪੁੱਤਰਾਂ ਨੂੰ ਵਜੋਂ ਦਿਖਾਈ ਦਿੰਦਾ ਸੀ ਜੋ ਸਿਰਫ ਲਹਿਣਾ ਖਾਣ ਲਈ ਤਿਆਰ ਸੀ। ਜਦ ਉਹ ਤੋੜਦੇ ਸਭ ਤੋਂ ਮਿੱਠੇ ਵਿੱਚ ਬਦਲ ਗਿਆ ਭੋਜਨ।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 ਅਤੇ ਉਸਦਾ ਨਾਂ ਅੰਗਦ ਸਰੀਰ ਦਾ ਹਿੱਸਾ ਜਾਂ ਦੂਜਾ ਨਾਨਕ ਰੱਖਿਆ। ਨਵਾਂ ਗੁਰੂ ਬਣਨ ਤੋਂ ਪਹਿਲਾਂ ਉਸਨੇ ਕਰਤਾਰਪੁਰ ਵਿਖੇ ਛੇ ਜਾਂ ਸੱਤ ਸਾਲ ਗੁਰੂ ਨਾਨਕ ਦੇਵ ਜੀ ਦੀ ਸੇਵਾ ਵਿੱਚ ਬਿਤਾਏ ਸਨ। ਮੌਤ ਅਤੇ ਉਤਰਾਧਿਕਾਰੀ- ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਤ ਕੀਤੀ ਗਈ ਮਿਸਾਲ ਦੀ ਪਾਲਣਾ ਕਰਦੇ ਹੋਏ ਆਪਣੀ ਮੌਤ ਤੋਂ ਪਹਿਲਾਂ ਸ਼੍ਰੀ ਅਮਰਦਾਸ ਜੀ ਨੂੰ ਆਪਣਾ ਉਤਰਾਧਿਕਾਰੀ ਤੀਜੇ ਨਾਨਕ ਵਜੋਂ ਨਾਮਜਦ ਕੀਤਾ। ਉਸ ਨੇ ਗੁਰੂ ਨਾਨਕ ਤੋਂ ਪ੍ਰਾਪਤ ਹੋਈਆਂ ਸਾਰੀਆਂ ਪਵਿੱਤਰ ਲਿਖਤਾਂ ਨੂੰ ਗੁਰੂ ਅਮਰਦਾਸ ਜੀ ਨੂੰ ਭੇਟ ਕੀਤਾ। ਉਸਨੇ ਉਸਨੇ ਉਨਤੀ ਮਾਰਚ, ਪੰਦਰਾਂ ਸੌ ਬਵੰਜਾ ਨੂੰ ਅਡਤਾਲੀ ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿੱਤਾ। ਕਿਹਾ ਜਾਂਦਾ ਹੈ ਕਿ ਉਸਨੇ ਖਡੂਰ ਸਾਹਿਬ ਨੇੜੇ ਗੋਇੰਦਵਾਲ ਵਿਖੇ ਇੱਕ ਨਵਾਂ ਨਗਰ ਬਣਾਉਣਾ ਸ਼ੁਰੂ ਕੀਤਾ। ਗੁਰੂ ਅਮਰਦਾਸ ਜੀ ਨੂੰ ਇਸ ਦੀ ਉਸਾਰੀ ਦੀ ਨਿਗਰਾਨੀ ਲਈ ਨਿਯੁਕਤ ਕੀਤਾ ਗਿਆ। ਇਹ ਵੀ ਕਿਹਾ ਜਾਂਦਾ ਹੈ ਕਿ ਮੋਹਨ ਬਾਦਸ਼ਾਹ ਹਿਮਾਯੂ, ਬਾਬਰ ਦਾ ਪੁੱਤਰ ਸ਼ੇਰਸ਼ਾਹ ਸੂਰੀ ਦੁਆਰਾ ਪਿੱਛਾ ਕਰਦੇ ਹੋਏ ਦਿੱਲੀ ਦੀ ਗੱਦੀ ਨੂੰ ਮੁੜ ਪ੍ਰਾਪਤ ਕਰਨ ਲਈ ਗੁਰੂ ਅੰਗਦ ਦੇਵ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਆਇਆ ਸੀ। video ਚੰਗੀ ਲੱਗੀ ਹੋਈ ਆ ਤਾਂ video ਨੂੰ like ਲਈ ਨਿਗਰਾਨੀ ਲਈ ਨਿਯੁਕਤ ਕੀਤਾ ਗਿਆ। ਇਹ ਵੀ ਕਿਹਾ ਜਾਂਦਾ ਹੈ ਕਿ ਮੋਹਨ ਬਾਦਸ਼ਾਹ ਹਿਮਾਯੂ, ਬਾਬਰ ਦਾ ਪੁੱਤਰ ਦਾ ਚੁਣਿਆ। ਭਾਈ ਲਹਿਣਾ ਨੂੰ ਅੰਗਦ ਨਾਮ ਦਿੱਤਾ ਗਿਆ ਅਤੇ ਗੁਰੂ ਅੰਗਦ ਦੇਵ ਨਾਮ

ਆਪ ਜੀ ਨੇ january, ਪੰਦਰਾਂ ਸੌ ਵੀਹ ਵਿੱਚ ਮਾਤਾ ਖੀਵੀ ਨਾਲ ਵਿਆਹ ਕੀਤਾ ਅਤੇ ਉਸਦੇ ਦੋ ਪੁੱਤਰ ਦਾਸੂ ਅਤੇ ਦਾਤੂ ਅਤੇ ਦੋ ਧੀਆਂ ਅਮਰੋ ਅਤੇ ਅਨੋਖੀ ਸਨ। ਉਸਦਾ ਸਾਰਾ ਪਰਿਵਾਰ

ਜੋ ਕਿ ਹੁਣ ਤਰਨਤਾਰਨ ਹੈ। ਸਿੱਖਾਂ ਦੇ ਸਭ ਤੋਂ ਪਵਿੱਤਰ ਅਸਥਾਨ ਅੰਮ੍ਰਿਤਸਰ ਸ਼ਹਿਰ ਤੋਂ ਲਗਭਗ ਪੱਚੀ ਕਿਲੋਮੀਟਰ ਦੂਰ ਇੱਕ ਛੋਟਾ ਜਿਹਾ ਕਸਬਾ ਹੈ। ਗੁਰੂ ਨਾਨਕ ਪ੍ਰਤੀ ਸ਼ਰਧਾ ਅਤੇ ਸੇਵਾ- ਇੱਕ ਰਾਤ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਦੇਵ ਦੀ ਬਾਣੀ ਦਾ ਪਾਠ ਭਾਈ ਜੋਧ ਪਾਸੋਂ ਸੁਣਿਆ ਜੋ ਗੁਰੂ ਜੀ ਦਾ ਚੇਲਾ ਸੀ। ਤਾਂ ਮਨ ਧੁਨ ਦੁਆਰਾ ਕਾਬੂ ਕਰ ਲਿਆ ਗਿਆ ਅਤੇ ਜਵਾਲਾਮੁਖੀ ਮੰਦਰ ਦੀ ਸਲਾਨਾ ਯਾਤਰਾ ਦੌਰਾਨ ਉਸਨੇ ਆਪਣੇ ਸਮੂਹ ਨੂੰ ਪੁੱਛਿਆ ਕਿ ਉਹ ਗੁਰੂ ਦੇ ਦਰਸ਼ਨ ਕਰਨ ਲਈ ਇਰਾਦਾ ਰੱਖਦੇ ਹਨ।

ਅਤੇ ਆਗੂ ਸੀ। ਉਹ ਰਸਤੇ ਵਿੱਚ ਨਾਲ ਉਹਨਾਂ ਨੂੰ ਨਹੀਂ ਛੱਡ ਸਕਦਾ ਪਰ ਉਹ ਸਤਿਕਾਰ ਅਤੇ ਧਰਮ ਦਾ ਪੁਰਸ਼ ਹੈ। ਨਾਨਕ ਦੀਆਂ ਕਵਿਤਾਵਾਂ ਅਤੇ ਅਰਦਾਸਾਂ ਕੀਰਤਨ ਨੇ ਅਜੇ ਵੀ ਉਸ ਦੀ ਸੋਚ ਨੂੰ ਸੰਭਾਲਿਆ ਹੋਇਆ ਹੈ। ਇਸ ਲਈ ਇੱਕ ਰਾਤ ਬਿਨਾਂ ਕਿਸੇ ਨੂੰ ਦੱਸੇ ਉਹ ਆਪਣੇ ਘੋੜੇ ਤੇ ਸਵਾਰ ਹੋ ਕੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਲਈ ਪਿੰਡ ਜੋ ਹੁਣ ਕਰਤਾਰਪੁਰ ਰੱਬ ਦੀ ਨਗਰੀ ਵਜੋਂ ਜਾਣਿਆ ਜਾਂਦਾ ਹੈ, ਵੱਲ ਚਲ ਪਿਆ। ਜਿਵੇਂ ਹੀ ਉਸ ਨੂੰ ਗੁਰੂ ਮਿਲਿਆ। ਉਸ ਨੇ ਆਪਣੇ ਆਪ ਨੂੰ ਨਾਨਕ ਦੇ ਦਿੱਤਾ। ਗੁਰੂ ਨਾਨਕ ਦੇਵ ਜੀ ਨਾਲ ਉਸ ਦੀ ਪਹਿਲੀ ਮੁਲਾਕਾਤ ਨੇ ਉਸਨੂੰ ਪੂਰੀ ਤਰ੍ਹਾਂ ਬਦਲ ਦਿੱਤਾ। ਉਸ ਨੇ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਜੀ ਦੀ ਸੇਵਾ ਵਿੱਚ ਸਮਰਪਿਤ ਕਰ ਦਿੱਤਾ। ਅਤੇ ਇਸ ਤਰ੍ਹਾਂ ਉਸਨੇ

ਨਾਨਕ ਦੇਵ ਜੀ ਪ੍ਰਤੀ ਉਹਨਾਂ ਦੀ ਡੂੰਘੀ ਸ਼ਰਧਾ ਅਤੇ ਸੇਵਾ ਇੰਨੀ ਤੀਬਰ ਸੀ ਕਿ ਗੁਰੂ ਜੀ ਦੇ ਪਰਿਵਾਰ ਨੂੰ ਈਰਖਾ ਪੈਦਾ ਹੋ ਗਈ। ਇਸ ਲਈ ਉਸ ਨੂੰ ਉਸਦੇ ਨਵੇਂ ਮਾਲਕ ਦੁਆਰਾ ਉਸ ਦੇ ਪਰਿਵਾਰ ਦੀ ਦੇਖਭਾਲ ਕਰਨ ਅਤੇ ਖਡੂਰ ਅਤੇ ਆਲੇ-ਦੁਆਲੇ ਦੇ ਗੁਰੂ ਦੇ ਸਿੱਖਾਂ ਅਹ ਦੀ ਨਿਗਰਾਨੀ ਕਰਨ ਲਈ ਉਸ ਦੇ ਘਰ ਵਾਪਸ ਭੇਜਿਆ। ਬਾਅਦ ਵਿੱਚ ਕਰਤਾਰਪੁਰ ਵਾਪਸ ਆਉਣ ਤੋਂ ਬਾਅਦ ਉਸ ਨੂੰ ਉਸਦੀ ਆਗਿਆਕਾਰੀ ਅਤੇ ਸੇਵਾ ਦੇ test ਦੀ ਇੱਕ ਲੜੀ ਦਿੱਤੀ ਗਈ। ਇੱਕ ਜਿਥੇ ਉਸ ਨੂੰ ਖਾਣਾ ਸੀ ਤੇ ਗੁਰੂ ਦੇ ਪੁੱਤਰਾਂ ਨੂੰ ਵਜੋਂ ਦਿਖਾਈ ਦਿੰਦਾ ਸੀ ਜੋ ਸਿਰਫ ਲਹਿਣਾ ਖਾਣ ਲਈ ਤਿਆਰ ਸੀ। ਜਦ ਉਹ ਤੋੜਦੇ ਸਭ ਤੋਂ ਮਿੱਠੇ ਵਿੱਚ ਬਦਲ ਗਿਆ ਭੋਜਨ।

ਅਤੇ ਉਸਦਾ ਨਾਂ ਅੰਗਦ ਸਰੀਰ ਦਾ ਹਿੱਸਾ ਜਾਂ ਦੂਜਾ ਨਾਨਕ ਰੱਖਿਆ। ਨਵਾਂ ਗੁਰੂ ਬਣਨ ਤੋਂ ਪਹਿਲਾਂ ਉਸਨੇ ਕਰਤਾਰਪੁਰ ਵਿਖੇ ਛੇ ਜਾਂ ਸੱਤ ਸਾਲ ਗੁਰੂ ਨਾਨਕ ਦੇਵ ਜੀ ਦੀ ਸੇਵਾ ਵਿੱਚ ਬਿਤਾਏ ਸਨ। ਮੌਤ ਅਤੇ ਉਤਰਾਧਿਕਾਰੀ- ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਤ ਕੀਤੀ ਗਈ ਮਿਸਾਲ ਦੀ ਪਾਲਣਾ ਕਰਦੇ ਹੋਏ ਆਪਣੀ ਮੌਤ ਤੋਂ ਪਹਿਲਾਂ ਸ਼੍ਰੀ

ਹਾਂਜੀ ਕੀ ਹਾਲ ਚਾਲ ਜੇ ਤੁਹਾਡਾ ਬਸ ਮੇਰਾ ਹਾਲ ਚਾਲ ਠੀਕ ਐ ਤੁਸੀ ਸੁਣਾਓ ਤੁਹਾਡਾ ਕੀ ਹਾਲ ਚਾਲ ਐ ਬਸ ਬੜਾ ਵਧੀਆ ਤੁਸੀ ਸੁਣਾਓ ਕੀ ਕਰਦੈ ਓ

ਅਹ ਹੁਣੇ ਚੰਡੀਗੜ੍ਹ ਤੋਂ ਆਏ ਸੀ

ਅੱਛਾ ਅੱਛਾ ਅਸੀਂ ਵੀ ਪਿੱਛੇ ਚੰਡੀਗੜ੍ਹ ਗਏ ਸੀ

ਅਸੀਂ ਅੰਬਰਸਰ ਤੋਂ ਚੰਡੀਗੜ੍ਹ ਗਏ ਸੀ

ਹਾਂ ਹਾਂ ਤੁਸੀ ਵੀ ਮੈਂ ਤਾ ਦਿੱਲੀ ਤੋਂ ਗਈ ਸੀ ਚੰਡੀਗੜ੍ਹ ਅੱਛਾ ਅੱਛਾ ਤੁਸੀ ਦਿੱਲੀ ਤੋਂ ਚੰਡੀਗੜ੍ਹ ਆਏ ਹੋ ਅਹ

ਅੱਛਾ ਅੱਛਾ ਫੇਰ ਚੰਡੀਗੜ੍ਹ ਦੇਖਿਆ ਸ਼ਹਿਰ ਤੁਸੀ ਹਾਂਜੀ ਮੈਂ ਤੇ ਤਿੰਨ ਸਾਲ ਚੰਡੀਗੜ੍ਹ ਰਹੀ ਵੀ ਹੋਈ ਮੈਨੂੰ ਤੇ ਅਹ ਬੜਾ ਵਧਿਆ ਸ਼ਹਿਰ ਲੱਗਦਾ ਤੁਸੀ ਦਸੋ ਤੁਹਾਨੂੰ ਕਿੱਦਾਂ ਦਾ ਲਗਾ ਚੰਡੀਗੜ੍ਹ ਸਾਨੂੰ ਵੀ ਬੜਾ ਵਧਿਆ ਸ਼ਹਿਰ ਲਗਾ ਸਾਫ਼ ਸੁਥਰਾ ਹੈਗਾ ਵਾ ਹਰਿਆਲੀ ਬੜੀ ਓਥੇ ਤਾ ਹਾਂ

ਇਹ ਤੁਸੀ ਤੇ ਗੱਲ ਬਿਲਕੁਲ ਸਹੀ ਕੀਤੀ

ਹਾਂਜੀ ਹਾਂਜੀ ਇਹ ਤੇ ਗੱਲ ਬਿਲਕੁਲ ਸਹੀ ਐ ਤੁਹਾਡੀ ਹਾਂ ਹਾਂ ਆਹੋ ਹੋਰ ਤੁਸੀ ਸੁਣਾਓ

ਅਹ ਇਕ ਦੋ ਮਹੀਨੇ ਪਹਿਲਾ ਗਏ ਸੀ ਕੰਮ ਤੇ ਹੁਣ ਤੇ ਘੁੰਮਣ ਫਿਰਨ ਗਏ ਸੀ ਮੇਰੇ ਕੁਜ ਦੋਸਤ ਰਹਿੰਦੇ ਚੰਡੀਗੜ੍ਹ ਚ ਓਹਨਾ ਨੂੰ ਮਿਲਣ ਗਈ ਸੀ ਅੱਛਾ ਅੱਛਾ ਅੱਛਾ ਚਲੋ

ਪੰਚਕੂਲੇ ਹੇਗਾ ਵਾ ਬੜਾ ਵਧੀਆ ਹਮ ਅ